ਹੋਰ

ਕੋਮਲ ਨੇ ਸਬਜ਼ੀ ਬਣਾ ਲਈ ਬੜੇ ਚਿਰ ਦੀ ਅੱਜ ਸਾਡਾ ਖਾਣਾ ਤਾਂ ਨੌਸ਼ਹਿਰੇ ਹੈ

ਆਹੋ ਚੰਗਾ ਚੌਖਾ ਹੀ ਹੈ ਮਾਰ ਮਾਰ ਕੇ ਦੱਸਾਂਗੇ ਤੈਨੂੰ

ਮੈਂ ਕਿਹਾ ਤੂੰ ਹੀ ਭਲਕੇ ਦੱਸਦੀ ਸੀ ਮਾਰ ਮਾਰ ਕੇ ਅਸੀਂ ਖਾ ਕੇ ਆਏ ਹਾਂ ਤੇ ਅਸੀਂ ਆਹ ਖਾ ਕੇ ਆਏ ਹਾਂ ਹਾਂ ਨਹੀਂ ਦੱਸਾਂਗੇ ਤੇ ਕਿਉਂ ਨਹੀਂ

ਚੰਗਾ ਜੀ

ਹਾਂਜੀ ਕੀ ਬਣਨ ਡਿਆ ਹੈਗਾ ਕੁਛ ਨਹੀਂ ਬਸ ਰੋਟੀ ਖਾ ਕੇ ਹਟੀ ਆ । ਰੋਟੀ ਪਾਣੀ ਖਾ ਲਿਆ ਨੀ? ਹਾਂਜੀ ਖਾ ਲਿਆ ਮੈਂ ਤੇ ਨੀਂਦ ਨੀ ਆਉਣ ਡਈ?

ਅੱਛਾ

ਚਲੋ ਬਈ ਸ਼ਹਿਰੀਆਂ ਦਾ ਰੌਲਾ ਲੱਗੇ ਤੋਂ ਉਹ ਵੀ ਗਿਆਰਾਂ ਬਾਰਾਂ ਵਜੇ ਸੌਂਦੇ ਆ ਹਾਂ ਅਮਨ ਨੂੰ ਫੋਨ ਲਾਇਆ ਉਹਦੇ ਅਮਨ ਫੋਨ ਕਰੂ ਗੀ ਦੱਸ ਵਜੇ ਸਾਡੇ ਦੱਸ ਵਜੇ ਤਕ ਤੇ ਓਹਨੇ ਕਹਿਣਾ ਲੱਗੇ ਹਾਂ ਫੁਲਕੇ ਲਾਣ ਮੈਂ ਕਿਹਾ time ਨੀ ਹੈਗਾ ਆ ਲੋਕੀ ਅੱਧੀ ਨੀਂਦ ਪੂਰੀ ਕਰ ਲੈਂਦੇ ਤੇ ਤੁਸੀ ਮੈ ਕਿਹਾ ਫੁਲਕੇ ਲਾਣ ਲੱਗਦੀਆਂ ਹੋ ਹਾਂ ਫ਼ੇਰ ਏਦਾਂ ਹੀ ਕਰਦੇ ਹੈ ਸਾਡੀ ਨੀਕੀ ਤੇ ਨੀਕੀ ਨੇ ਵੀ ਹੋਰ ਕੜੀ ਨਾਲ ਸਬਜੀ ਕੱਟਣ ਲਾਤੇ ਉਹਵੀ ਬੜੀ late ਖਾਣਾ ਖਾਂਦੇ ਆ ਓਦੋ ਜਦੋ ਤਕ ਨਿਆਣੇ ਸੌ ਜਾਣ ਹਾਂ ਨਿਆਣਿਆਂ ਵਿਚਾਰਿਆ ਨੇ ਸੋਹ ਹੀ ਜਾਣਾ ਹਾਂ ਤੇ ਉਹਨਾਂ ਨੇ ਤਾਂ ਸੋਂ ਜਾਣਾ ਤੇ ਨਾ ਓਹਨਾ ਡੀਕਣਾ ਕਿ ਕਦੋ ਏਨਾ ਨੇ ਪਕਾਣੀ ਤੇ ਕਦੋ ਖਾਣੀ ਨਿਆਣੇ ਵੀ ਸ਼ਹਿਰੀਆਂ ਦੇ ਪੱਕੇ ਹੁੰਦੇ ਆ ਓਸੇ ਹੀ time ਤੇ ਹੀ ਸੋਂਦੇ ਉਹਵੀ ਹਾਂ ਸਾਡੇ ਜੋਧੇ ਹੁਣੀ ਸੋ ਜਾਂਦੇ ਹੁੰਦੇ ਆ ਉਹ ਨੀ ਵਹਿੰਦੇ ਹੁੰਦੇ ਉਹ ਨੀ ਡੀਕਦੇ ਹੁੰਦੇ ਉਹਨਾਂ ਜੇ ਕੋਈ ਬੜੀ ਚੀਜ਼ ਚੈੱਕ ਕਰਨਾ ਓਦੋ ਦੁੱਧ ਦਧ ਪੀਕੇ ਚਲੋ ਜੇ ਰਮਨ ਦੀ ਗੱਲ ਆ ਨਾ ਰਮਨ ਫਿਰ late ਆਉਂਦਾ ਜਦੋਂ ਜੀਅ ਕਰੇ ਆਉਂਦਾ ਜਦੋਂ ਜੀਅ ਕਰੇ ਨਹੀਂ ਆਉਂਦਾ ਜਿਸ ਦਿਨ ਨਹੀਂ ਆਉਣਾ ਉਹਨੇ ਖਾ ਪੀ ਕੇ ਸੌ ਜਾਣਾ ਤੇ ਜਿਸ ਦਿਨ ਆਉਣਾ ਉਹਨੇ ਫਿਰ ਉਡੀਕਦੀ ਰਹਿਣਾ ਹੋਰ ਫਿਰ ਉਹਨੇ ਉਦੂ ਹੀ ਰੋਟੀ ਬਣਾਣੀ ਜਦੋ ਓਹਨੇ ਆਉਣਾ ਹੋਣਾ ਵਿਚਾਰੀ ਨੇ

ਚਲੋ ਜਿਸ ਤਰਾਂ ਰਹਿਣਾ ਹੋਰ ਵਧੀਆ ਉਹਦਾ ਕਈ ਜੋ। ਹੈ ਤਾਂ ਲਾਗੇ ਹੀ ਆ ਓਹਦਾ ਜਿਹਦਾ ਸਾਨੂੰ ਵਾਟ ਪੈ ਜਾਂਦਾ ਥੋਡੇ ਘਰਾਂ ਦਾ ਤੇ ਥੋਨੂੰ ਸਾਡੇ ਘਰਾਂ ਦਾ ਹੈ ਤਾਂ ਲਾਗੇ ਲਾਗੇ ਹੀ ਆ

ਅੱਛਾ ਅੱਛਾ ਚਲੋ ਵਧੀਆ ਹੋਇਆ ਹਨਾ ਇੱਕ ਥਾਂ ਰਣਦੇ ਕੀ ਆਪਣਾ ਹੈਨਾ ਜਿਸ ਤਰਾਂ ਮਰਜ਼ੀ ਬੰਦਾ ਬੱਚੇ ਛੱਡ ਕੇ ਜਿਥੇ ਮਰਜ਼ੀ ਚਲਜੇ ਇਕ ਜਣਾ ਕੌਣ ਰਹੇ ਆਹ ਤਾ ਇਹਨੇ ਇਕ ਕਦੋ ਮਨਾਲੀਓ ਆਉਣਾ ਦੂਜੇ ਦਿਨ ਤੀਜੇ ਦਿਨ ਕਦੇ ਇਥੇ ਆਹ ਲੁਧਿਆਣੇ ਹੁਣ ਤਿੰਨ ਚਾਰ ਦਿਨ ਲਾਕੇ ਚੱਲ ਗਿਆ। ਹਮ ਆਹੋ ਇਕੱਲਿਆਂ ਮੁਸ਼ਕਿਲ ਹੁੰਦੀ ਆ ਨਹੀਂ ਬਥੇਰੇ ਹੁੰਦੇ ਆ ਓਥੇ ਲਾਗੇ ਘਰ ਵਿੱਚੇ ਘਰ ਹੁੰਦੇ ਆ ਘਰਾਂ ਚ ਘਰ ਡਰਨ ਦੀ ਕੀ ਗੱਲ ਆ

ਆਹੋ ਮੁਸ਼ਕਿਲ ਹੁੰਦੀ ਆ ਉਦੇ ਵਾਸਤੇ ਜਿਹੜਾ ਬੰਦਾ ਰਹਿੰਦਾ ਹਮ ਜਦੋ ਕਰਾਇਦਾਰ ਵਿਚ ਹੋਣ ਨਾ ਦੋ ਚਾਰ ਜਣੇ ਘਰਾਂ ਵਿਚ ਘਰਾਂ ਹੋਵੇ ਫੇਰ ਨਹੀ ਕੋਈ ਡਰ ਆਹੋ ਫਿਰ ਨੀ ਮਹਿਸੂਸ ਹੁੰਦਾ ਨਾਲੇ ਵੈਸੇ ਹੀ ਲੱਗਦਾ ਕਿ ਫਿਰ ਆਪਣੇ ਜਿਆਂ ਦੇ ਵਿੱਚ ਹੀ ਰਚੇ ਮਿਚੇ ਹੁੰਦੇ ਸਾਰੇ। ਤਾ ਹੀ ਤਾਂ ਮਨ ਲੱਗਾ ਰਹਿੰਦਾ ਉਹਦਾ ਹੁਣ ਵੀ ਆਖੇ ਕਿ ਮੈਂ ਮਨਾਲੀ ਆ ਤੇ ਪਤਾ ਨਹੀ ਕਿਦਨ ਆਉਣਾ ਕੱਲ ਆਉਣਾ ਕਿ ਪਰਸੋ ਆਉਣਾ ਕਦੀ ਪਠਾਨਕੋਟ ਕਦੀ ਮਨਾਲੀ ਕਦੀ ਜੰਮੂ ਹਮ ਚਲੋ ਮਾਲਕ ਸਾਥ ਹੈ ਹੀ ਜਿਥੇ ਜਿਥੇ ਵੀ ਜਾ ਕੇ ਕੰਮ ਕਰਨ

ਕੀ ਕਰਨਾ ਹੋਰ ਇਹ ਕਹਿੰਦਾ ਜਿਥੇ ਰਹਿਣਾ ਓਥੇ ਹੀ ਕਮਾਈ ਏ ਨਹੀਂ ਜੀ ਉਹ ਤਾ ਹੈ ਜਿੱਥੇ ਸਾਡਾ ਢਿੱਡ ਭਰਨਾ ਰੋਟੀ ਹੈ ਸਾਡੀ ਉਥੇ ਹੀ ਸਬ ਕੁਛ ਸਾਡਾ ਉਹੀ ਤਧ ਲੈਗੇ ਨਿਆਣੇ ਵੀ ਚਲੋ ਉਥੇ ਤੋਂ ਉਥੇ ਹੀ ਇਥੇ ਆਓ ਜੇ time ਕੱਢ ਦਾ ਹਾਂ ਇਹ ਤਾਂ ਹੈ ਹੀ ਓਥੇ ਲਾਗੇ ਜੇ ਜਿਹੜਾ ਮਰਜ਼ੀ ਬੰਦਾ ਆਵੇ ਜਾਵੇ ਪਰ ਇਥੇ ਜਿਹੜੇ ਰਹਿੰਦੇ ਆ ਓਹਨਾ ਨੂੰ ਤਾ ਮੁਸ਼ਕਿਲ ਹੋ ਗਿਆ ਨਾ ਵਿਚਾਰਿਆ ਨੂੰ ਨਾ ਕੋਈ ਦੂਰ ਦੁਰਾਡੇ ਤੋਂ ਆਵੇ ਹਾਂ ਇਹ ਤਾਂ ਹੈ ਵਾਂ ਦਸ ਮਹੀਨਿਆਂ ਵਾਸਤੇ ਮੁਸ਼ਕਿਲ ਤਾ ਹੋ ਹੀ ਜਾਂਦੀ ਏ ਕਦੋ ਕੋਈ ਜਾਵੇ ਤੇ ਫਿਰ ਕਿਤੇ ਹਮ ਓਹਦਾ tension ਤੇ ਪਰ ਜਾਣਾ ਜਿਥੇ ਜਾਓ ਦੋ ਚਾਓ ਮਹੀਨੇ ਫੇਰਾ ਮਾਰ ਆਣਾ ਕਿਸੇਨੇ ਸਾਲ ਪਿਛੋ ਜਾਣਾ ਅਮਰੀਕੇ ਹੈਨਾ ਇਹ ਤੇ ਹੈਈ ਏ ਇਤਨੇ ਕੇ ਜਾਕੇ ਚੋਵੀ ਘੰਟੇ ਵੇਖਣਾ ਅਪਣੇ ਜਿਆਂ ਨੂੰ ਹੁਣ ਆਖਣ ਦੇਈ ਸੀ ਭਰਜਾਈ ਆਪਣੀ ਨੂੰ ਕਿ ਆਵੀਂ ਹਾਂ ਉਹ ਕਹਿੰਦੀ ਸੀ ਮੈ ਆਉਗੀ ਮੈ ਹਜੇ ਨੀ ਆਉਣਾ ਹਜੇ ਮੈ ਕੰਮ ਕਰਦੀ ਆ ਆਂਦੀ ਛੁੱਟੀਆਂ ਪੈਣਗਿਆਂ ਫਿਰ ਆਉਗੀ ਹਲੇ ਨੀ ਮੈ ਆਉਣਾ। ਹਾਂ ਵੱਡੀ ਵੀ ਕਹਿਣ ਦੀ ਮੈ ਸਦਨਾਂ ਉਹਨਾਂ ਨੂੰ ਮੈ ਹੁਣ ਜਦੋ ਇਥੋਂ ਜਾਓਗੇ ਦੋ ਚੋ ਮਹੀਨਿਆਂ ਨੂੰ ਉਦੋਂ ਹੀ ਸਦਲੀਓ ਤੇ ਆਹੋ ਉਹ ਵੀ ਓਧਰ ਹੀ ਰੇਂਦੇ ਹੋਣੇ ਆ ਨਾ ਕਿਤੇ ਲਾਗੈ ਹਮ ਆਹੋ ਨਹੀਂ ਲਾਗੇ ਥੋੜੀ ਆ ਇਥੇ ਹੀ ਆ ਮਖੇਤੀਆਂ ਕੋਲੇ ਜੀਦਾ ਹੁਣੇ ਵਿਆਹ ਕੀਤਾ ਸੀ ਇਹਨਾਂ ਨੇ

ਬੱਬੂ ਹੋਣੀ ਕਹਿੰਦੇ ਸੀ ਕਿ ਸਦਨਾਂ ਹੋਣਾ ਆਹੋ ਮੈਂ ਕਿਹਾ ਹੁਣ ਦੋ ਚਾਰ ਮਹੀਨੇ ਇੱਧਰ ਲਾਤੇ ਫਿਰ ਨਿੱਕਲ ਜਾਣਗੇ ਕੀ ਫਾਇਦਾ ਚਾਹ ਪਿਲਾ ਦੋ ਹੁਣ ਓਹਨਾ ਨੂੰ

ਆਹੋ ਕਹਿੰਦੇ ਨੇ ਓਹਦੀ ਸੱਸ ਵੀ ਬਚਾਰੀ ਬੜੀ ਬਿਮਾਰ ਹੈ ਸੱਸ ਨੂੰ ਵੀ attack ਹੋਇਆ ਹੁਣ ਤੇ ਚਲੋ ਲੱਥ ਗਈ ਨਾਲੀ ਨੁਲੀ ਓਹਦੀ ਪਰ diaper ਡੁਪਰ ਲਾ ਕੇ ਓਦਾਂ ਬਚਾਰੀ ਦਾ time pass ਕਰਦੇ ਰਹਿੰਦੇ ਆ ਅੱਛਾ ਫੇਰ ਕੀ ਕਰਨਾ ਹਾਂ ਨਾਲੀ ਵੀ ਚੋਵੀ ਘੰਟੇ ਕਿੰਨੀ ਮੁਸ਼ਕਲ ਹੁੰਦੀ ਕਰਨ ਵਾਲਿਆਂ ਗੱਲਾਂ

ਹਾਂ

ਜਦੋ ਪਹਿਲਾ ਮੁੰਡਾ ਮਰਿਆ ਸੀ ਦੋਵਾਂ ਪਿਓ ਪੁੱਤਾਂ ਦਾ ਉਦੋਂ ਵੀ ਐਕਸੀਡੈਂਟ ਹੋਇਆ ਤਾ ਮੁੰਡਾ ਮਰ ਗਿਆ ਤੇ ਇਹ ਬੱਚ ਗਿਆ ਪਿਓ ਹਾਂ ਪਹਿਲਾ ਮੁੰਡਾ ਵੱਡਾ ਮਰਿਆ ਹੈ ਇੱਕ ਇਹਨਾਂ ਦਾ ਪਿਓ ਪੁੱਤਾਂ ਦਾ। ਇਹ ਐਕਸੀਡੈਂਟ ਹੋਗਿਆ ਜਿਦਾ ਹੁਣ ਕਹਿ ਲਈਏ ਇਹ ਪੈਲੀ ਵਾਲੇ ਸੀ। ਇਹਨਾਂ ਕੋਲ ਪੈਲੀ ਹੈ ਸੀ ਪੰਜ ਸੱਤ ਕਿੱਲੇ। ਇਹਨਾਂ ਨੂੰ ਕਿਦੇ ਸੂਹ ਲਗੀ ਕੀ ਕਿਸੀ ਦੇ ਥਲੇ ਕੇਲੀ ਵਗੰਡੀ ਤੇ ਇਹ ਬੇਚਾਰੇ ਚਲੇ ਗਏ ਵੇਖਣ ਵਾਸਤੇ ਤੋਂ ਪਤਾ ਨਹੀਂ ਕੀਹਨੇ ਸ਼ਰਾਰਤ ਕੀਤੀ ਕੇ ਪਤਾ ਨਹੀਂ ਚੇਤਨਾ ਓਹਨਾ ਦੇ ਪਰਿਵਾਰ ਨਾਲ ਤੇ ਚਲ

ਹਮ ਉਸ ਤੋਂ ਬਾਅਦ ਫਿਰ ਐਕਸੀਡੈਂਟ ਹੋ ਗਿਆ ਪਿਓ ਦਾ ਹੁਣ ਫਿਰ ਲੱਤ ਤੁੜਾ ਕੇ ਬੈਠਾ ਏ ਏਦਾਂ ਹੀ ਗੱਡੀ ਚ ਬਾਹ ਲਿਆ ਬਰਾਤ ਚ ਚੁੱਕ ਚੁੱਕ ਕੇ hello ਹਾਂ ਹਾਂਜੀ ਹਾਂਜੀ ਮੈ ਕਿਹਾ ਕਿੰਨਾ ਮਾੜਾ ਵਿਚਾਰਿਆ ਦਾ ਹੈਨਾ

ਮੁੰਡਾ ਕਹਿੰਦਾ ਕਿ ਮੈਂ ਨਹੀਂ ਓਹਨਾ ਚਿਰ ਜਾਣਾ ਜਦੋ ਤਕ ਮੇਰੀ ਮਾਂ ਨਹੀਂ ਜਾਂਦੀ ਮੇਰੇ ਨਾਲ ਸਹੀ ਸੀ ਗੱਲ ਚਲ ਮਾਂ ਆ ਉਹ ਫਿਰ ਵੀ ਹਾਂ ਜਾਗੋ ਵੀ ਓਹਨੇ ਜਾਗੋ ਫੀ ਜਦੋ ਬਾਹਰ ਕੱਢੀ ਓਦੋ ਵੀ ਤਾਵੀ ਮਾਂ ਨਾਲ ਫੋਟਵਾ ਬੈਡ ਤੇ ਚੜ੍ਹ ਕੇ ਕਰਵਾ ਕੇ ਤੇ ਨਾਲ ਤੁਵਾੜੇ ਵਰਗੇ ਹੁੰਦੈ ਅਗਲੇ ਸਾਡੇ ਨਿਆਣੇ ਵਰਗੇ ਜਾਓ ਗਾ ਪਹੀ ਤਾ ਰਹਿਣ ਤੋਂ ਅੰਦਰੇ ਪਹੀ ਕੌਹੀ ਗ੍ਹਲ਼ ਨਹੀਂ ਵਾਕੇ ਹੀ ਏਹੀ ਗਲ ਹਾਡੇ ਜੀਦਾ ਡੈ ਹਗੇ ਸਾਡੇ ਜੀਦਾ ਟੱਬਰ ਹੈ ਮੂਵੀਆ ਦਾ ਆਹੋ ਕੇਨਾ ਜਿੱਥੇ ਪਈ ਰੇਂਡੋ ਹਾਂ ਮਨਾਲੀ ਉਨ੍ਹਾਂ ਲੈ ਕੇ ਮੁੰਡੇ ਨੇ ਪੈ ਪੋਚ ਪਿਉ ਦੇ ਵਖਰੇ ਮੰਜੇ ਚੜ੍ਹ ਗਿਆ ਤੇ ਪਹਿਲੇ ਮਾਂ ਨਾਲ ਪੋਚ ਬਾਣੇ ਜਿਥੇ ਪਿਓ ਪਿਆ ਬੈਡ ਤੇ ਫੇਰ ਪੀਉ ਨਾਲ ਬਹਿ ਕੇ ਬਾਅਦ ਬੈਡ ਤੇ ਪੋਚ ਬਨਾਹੇ ਅਤੇ ਇੱਕ ਜ਼ਾਦਗਿਰੀ ਹਣਾ ਜ਼ਾਦਗਰੀ ਹੈ ਕਿ ਗੱਡੀ ਵਿੱਚ ਬੇ ਕੇ ਵੇਚਰੀ ਨੇ ਗੱਡੀ ਡੇ ਸੀਟ ਵਿੱਚ ਜਿਨਾ ਚਿਰ ਮੰਜਾ ਨਹੀਂ ਡਦਾ ਉਨ੍ਹਾਂ ਚਿਰ ਮਿਲਣੀ ਨਹੀਂ ਸੀ ਹੁੰਦੀ ਸੀ ਹੁਣ ਵੇਚਾਰੀ ਨੂੰ ਗੱਡੀ ਵਿਚ ਬਾਲ ਕੇ ਮਿਲਣੀ ਦੇਕਾਲੀ ਉਨ੍ਹਾਂ ਨੇ ਕਿ ਕੱਰ ਹਾਣਾ ਕੁੜੀ ਓਰੀ ਨੇ ਕੰਮ ਕਰੇ ਵੀ ਨਹੀਂ ਹਾ ਤਾ ਫ਼ਿਰ ਮੁੜਕੇ ਏਦਾਂ ਸੋਰਾਂ ਆਖੈ ਬੰਬੂ ਦਾ ਬੀ ਪਾਜੀ ਨੂ ਪਾਜੀ ਤੁਸੀ ਦਵੋਂ ਜੋਵੀ ਨਿਗਾਹ ਤੇ ਕਰਨਾ ਜਾਕੇ ਜੋਂਵੀ ਸਗਨ ਸੁਗਣ ਜੋਵੀ ਦੇਣਾ ਤੁਸੀ ਦਵੋ ਜਾ ਕੇ ਪਹੇ ਸੁੱਟਣ ਵਾਲੇ ਵੀ ਅੰਨਾ ਨੂੰ ਫੜਾ ਦੀਤੇ ਸੀ ਚਲੋ ਜੋ ਮਰਜੀ ਕਰਦੇ ਰਵੋ ਅਦਰੋ ਬੱਬੂ ਓਧਰੋਂ ਏ ਔਰ ਕਿਹੜਾ ਏਨਾ ਦਾ ਕੋਹੀ ਏੱਥੇ ਹੈਗਾ ਕਲਾ ਕਲਾ ਤੇ ਏਹੋ ਹੀ ਹੀ ਹੁ

ਹੂ ਹਾਹੁ ਚਲ ਹੁਣੇ ਏਨੇ ਕੁ ਜੀ ਨੇ ਮੈਨੂੰ ਕੇ ਦੇਂਦੈ ਹਲਵਾਹੀ ਨੂੰ ਪਹਹੇ ਦੀਤੇ ਨਾ ਦੀਂਦੇ ਮੈਨੂੰ ਮ ਬਣਵਾ ਦੇਣੀ ਅਨੰਦੀ ਦੀ ਰੋਟੀ ਕਰਦੇ ਬਥੇਰਾ ਹੇਗਾ ਤੁਹਾੜਾ

ਸੂਤੇ ਨਹੀਂ ਨਿਆਣੇ ਨਹੀ ਹਜੇ ਜਾਗਣ ਡੈ ਆ ਹਜੇ ਨਿਆਣੇ ਆਣ ਲਾਗੇ ਜੇ ਨੀਤਾ ਹੋਣੀ ਨੀਤਾ ਤੇ ਪੰਮੀ ਡਿਯਾ ਉਪਰ ਗਲ ਕਰਨ ਮਹਿ ਗਹਿ ਪੰਮੀ ਘਰ ਓਦਰ ਬੂਹਾ ਬੰਦ ਮਹਿ ਕਿਹਾ ਓਦਰ ਪੱਪੀ ਨੇ ਮੁੜ ਕੇ ਵੜਨ ਦਾ ਮਹਿ ਓਨੂੰ ਦੱਸਿਆ ਓਣੇ ਪੈੱਗ ਲਾਯਾ ਹੋਣਾ ਮੋੜਕੇ ਓਨੇ ਬੂਹਾ ਨਹੀਂ ਖੋਲਣਾ ਪਾਵੇ ਬਠੀ ਰਵ੍ਹੇ ਅੰਦਰ ਕੌਨੰ ਬੋਲਣ ਦਿਆਂ? ਫੌਨ ਆਉਣ ਢਿਆਂ ਹੀ ਉਹ ਦੇਈ ਸੀ ਕਿਹਣ ਮੈਨੂੰ। ਚਲੋ ਠੀਕ ਆ ਕਟੀ ਹੈ

ਨਹੀਂ ਹਾਂ ਜੀ ਅੱਗੇ ਸੁਨਾਨੀ ਹਾਂ ਤੁਹਾਨੂੰ ਮੈ ਜਿਵੇਂ ਤੁਸੀ ਜਾਣਦੇ ਹੋ ਸਤਯਮ ਸ਼ਿਵਮ ਸੁੰਦਰਮ ਦੀ ਪਰਿਭਾਸ਼ਾ ਅੱਤੇ ਹੋਰ ਤਰਾਂ ਦੀ ਟੁਕਵੀ ਹੈ ਫਸਾਈ ਦਾ ਮੁੱਲ ਹੈ ਕਿ ਕਲਿਆਣਕਰੀ ਹੋਣਾ ਉਸਨੂੰ ਉਤਮ ਅੱਤੇ ਸੁਦਰਤਾ ਕੁਸਕ ਮਨਾਉਂਦੀ ਹੈ

ਇਸ ਸੁਤਨਾ ਨਾਦ ਨੂੰ ਪਦ ਛੇਦ ਕਰਦਿਆਂ ਅੱਤੇ ਸੰਤ ਚੇਤਨ ਗਿਆਨ ਅੱਤੇ ਆਨੰਦ ਦੇਣ ਵਾਲਾ ਅਰਥ ਬਣਦਾ ਹੈ ਜਿਹੜਾ ਕੀ ਕਸਬਟੀ ਉਤੇ ਪੂਰਾ ਨਹੀ ਉਤਰਤਾ ਉਹ ਸਾਹਿਤ ਨਹੀ ਹੈ ਤੇ ਮਨੁੱਖ ਦੇ ਜਜਬੇ ਦੀ ਏ ਮਨੁੱਖ ਲਯੀ ਸੱਚੀ ਸੁੰਦਰ ਅੱਤੇ ਪ੍ਰੇਰਨਾ ਕਹਾਣੀ ਹੀ ਸਾਹਿਤ ਹੈ ਅਜੇਹੀ ਵਿਖੇਸਾਹਿਤ ਨੇ ਮਾਨੁਸ਼ਿਆ ਅੰਸਾਰੀ ਵਿੱਚ ਬਡਾ ਹਿਸਾ ਪਾਇਆ ਹੈ ਅੱਤੇ ਬਾਕੀ ਸ਼ਬਦ ਦਾ ਢੇਰ ਸਮੇਂ ਨਾਲ ਅੱਤੇ ਆਪਣੇ ਆਪ ਖ਼ਤਮ ਹੋ ਜਾਂਦਾ ਹੈ ਨਵੇਂ ਨਵੇਂ ਸ਼ਬਦ ਬਣ ਜਾਂਦੇ ਹਾਂ ਤੁਸੀ ਦਹਾਕੇ ਹੋਨੇ ਕੋਈ ਨਾਵਾਂ ਸ਼ਬਦ ਆ ਜਾਂਦਾ ਹੈ ਕੋਈ ਇਗ੍ਰੇਜੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਤੇ ਕੋਈ ਹਿੰਦੀ ਦੇ ਵਿੱਚ ਪੇਪਰ ਦੇ ਸ਼ਬਦ ਨੇ ਜੜੇ ਹੁਣੇ ਪਲਸ ਟੂ ਤੇ

ਸ਼ਰੀਰ ਅੱਤੇ ਮੰਦੇ ਅਡ ਅਡ ਨਹੀਂ ਕੀਤਾ ਜਾ ਸੱਕਦਾ ਅੱਤੇ ਮਨੁੱਖ ਜਿਉਣ ਲਈ ਮੁੱਢ ਸਦੀਆਂ ਤੋਂ ਕੁਦਰਤ ਨਾਲ ਕੁਲਦਾ ਹੈ ਅੱਤੇ ਵਿਰੋਤਤਾ ਨਾਲ ਲੜਦਾ ਹੈ ਤਦੇਵ ਮਨਜੋਤ ਸਰ ਦਾ ਆਇਆ ਹੈ ਹਰ ਟੂਟੀਆਂ ਥਾਕਿਵਾ ਲਾਵ ਮੁੜ ਨਵੇਂ ਉਤਪਹਾਂ ਲੜਦਾ ਹੈ ਤੇ ਉਸਦੀ ਮਿਹਨਤ ਜਾਰੀ ਰਹਦੀ ਹੈ ਜਦੋ ਤੋੜੀ ਸ਼ਕਤੀ ਨਾ ਕਰ ਲੇਦਾ ਹੈ ਮਨ ਸਰੀਰ ਦਾ ਚਾਲਾਕ ਹੈਗਾ ਤੇ ਜਦ ਮਨ ਨਿਰਾਸ਼ ਹੋ ਜਾਂਦਾ ਆ ਓਦੋ ਸਾਹਿਤ ਕਲਾ ਦਾ ਜਾਦੁ ਉਸਨੂੰ ਮੁੜ ਚੜਦੀ ਕਲਾ ਵਿੱਚ ਲੇਅਦਾ ਹੈ ਸਾਹਿਤ ਨੂੰ ਮਨੁੱਖ ਦੇ ਆ ਮਨੋਰੰਜਨ ਲਈ ਹਮੇਸ਼ਾ ਜਜ਼ਬਾ ਦੀਦਾਂ ਹੈ ਰਿਹਾ ਹੈ ਸਾਹਿਤ ਰਾਹ ਦਿਖਾਵਾ ਹੋਕੇ ਸਾਰਥਤਾ ਦੀ ਮੰਜਿਲ ਵੱਲ ਮਨੁੱਖ ਦੇ ਸਰੀਰ ਨੂੰ ਤੋੜੀ ਰੱਖਦਾ ਹੈ ਸਾਹਿਤ ਦਾ ਰੋਲ ਆ ਕਿ ਕਦੇ ਹਾਂ ਆਪਣਾ ਮਨੋਰੰਜਨ ਦੇਣ ਤੋਂ ਬਿਨਾ ਮਨੁੱਖ ਨੂੰ ਪ੍ਰਾਪਤੀਆਂ ਦੇ ਰਾਹਾਂ ਵਿੱਚ ਪਾਈਏ ਰਹਾਕਣਾ ਵੀ ਹੈਗਾ

ਜਿਨਦੀ ਦੇ ਅਮਲ ਦਾ ਪਾਰਛਾਵਾਂ ਹੈ ਕਲਪਨਾ ਮਨੁੱਖੀ ਅਦਾਰਥ ਨੂੰ ਬਿਲਕੁਲ ਬੁਕਲ ਵਿੱਚ ਲੈਂਦੀ ਹੈ ਤੇ ਓਦੇ ਅਖਾਲ ਅਤਹੁਲ ਆ ਅਸੂਲ ਜੜੇ ਹੈਗੇ ਨੇ ਕੋਮਲਤਾ ਪ੍ਰਦਾਨ ਕਰਤੀ ਹੈ ਕਲਪਨਾ ਦੀ ਪਾਲਿਸ਼ ਨਾਥ ਬੀ ਬਣਦੇ ਨੇ ਇਹ ਚੜਦੀ ਕਾਲਾ ਵਿੱਚ ਰਹਦਾ ਹੈ ਤੇ ਬਾਕੀਆਂ ਦਾ ਕਰਦਾ ਰਿਹੰਦਾ ਆ ਸਾਹਿਤ ਮਨੁੱਖ ਦੇ ਸੀਟ ਨਹੀ ਸਗੋਂ ਆ ਨਾਲ ਲੈ ਜਾਣਾ ਹੁੰਦਾ ਹੈ ਇਸ ਕਰਨ ਏਹ੍ਹ ਮਨੁੱਖ ਦੀ ਲੋੜ ਬਣਦਾ ਹੈ ਤੇ ਬੱਚਿਆਂ ਮੌਕੇ ਦੀ ਪਹਿਲੀ ਵਾਰ ਮਲੇਸਨ ਬਚੋਂ ਸੇ ਬਹਤ ਪਹਿਲ ਜਦੋ ਉਹ ਇਕ ਦੂਜੇ ਨੂੰ ਮਿਲੇ ਸਨ ਤਾਂ ਉਸ ਮਿਲਣੀ ਵਿੱਚ ਕੱਚੇ ਦੁੱਧ ਵਾਲਾ ਸਵਾਦ ਸਾਚੇ ਸੋਈ ਮਾਜ ਦੀ ਪਹਿਲੀ ਥਾਰ ਵਰਗਾ ਮੀਠਾ ਮੀਠਾ ਤੇ ਫਿਕਾ ਫਿਕਾ

ਓਦੋ ਇਹ ਕਾਲਜ ਵਿੱਚ ਪੜਦੇ ਸਨ ਜਮਾਤੀ ਸਨ ਤੇ ਚਿਤ੍ਰਕਾਰ ਪੜ੍ਹ ਰਹੇ ਸੀ ਰਾਜਨ ਸਧਾਰਣ ਪਾਸ ਕੋਰਸ ਕਰ ਰਿਹਾ ਪਰ ਰਾਜਨ ਅਥਲੀਟ ਸੀ ਇੱਕ ਮੇਲੇ ਦੀ ਦੋੜ ਲਈ ਉਹ ਆਪਣੇ ਕਾਲਜ ਵਿੱਚ ਹੀ ਨਹੀਂ ਜਿਲ੍ਹੇ ਭਰ ਦੇ ਵਿੱਚ ਮਹਸੂਰ ਸੀ ਦੋਵੇ ਗੋਰੇ ਸਨ ਦੋਵੇ ਇੱਕ ਦੂਜੇ ਵੱਲ ਖਿੱਚ ਰਹੇ ਸਨ ਆਈ ਮਾਰੀ ਹਿਕ ਤੇ ਡਾਢਾ ਚੁਕਾ ਕਾਲਜ ਵਿੱਚ ਚਾਕਾ ਵਾਲੇ ਦਿਨ ਪੈਦਾ ਹੋਇਆ ਸੀ ਉਹ ਲੋਕੇਸ਼ਨ ਵਾਲੇ ਦਿਨ ਤੱਕ ਤੇ ਉਹ ਇਕ ਦੂਜੇ ਦੇ ਹੋ ਕੇ ਇਕ ਦੂਜੇ ਦੇ ਨਾ ਹੋ ਸਕੇ ਹੁਣ ਗੱਲ ਕੁਛ ਹੋਰ ਸੀ ਇਕ ਦੂਜੇ ਦੇ ਨਾ ਹੋਕੇ ਵੀ ਇਕ ਦੂਜੇ ਵੱਲ ਹੋਰਾ ਵਰਗੀ ਖਿੱਚ ਸੀ ਸੱਚ ਕਸਮ ਸ਼ਾਇਦ ਉਸਤੋਂ ਵੀ ਬਹੁਤ ਉਸਨੂੰ ਪਤੀ ਮਿਲ ਚੁੱਕਿਆ ਸੀ ਤੇ ਉਸਨੂੰ ਪਤਨੀ ਮਿਲ ਚੁਕੀ ਸੀ ਦੋਵੇ ਖੁਸ਼ ਵਸਦੇ ਸਨ ਪਰ ਖੁਸ਼ੀ ਵਰਤੇ ਕੇੜਾ ਉਸ ਕਿਸੇ ਨੂੰ ਜਾਣ ਹਾਟ ਜਾਂਦੇ ਸਨ ਜਿਸ ਕਿਸੇ ਨੂੰ ਆ ਕਦੇ ਵੀ ਸਾਚੇ ਦਿਲੋਂ ਚਇਆ ਹੁੰਦਾ ਹੈਗਾ ਨਾ

ਕੀਤੇ ਗਏ ਸੀ ਪਰ ਮੌਕਾ ਨਹੁ ਮਿਲ ਸਕਿਆ ਜਦੋ ਮੌਕਾ ਮਿਲੀਆਂ ਤਾ ਦੋਵੇ ਬੱਚਿਆਂ ਵੱਲ ਹੋ ਚੁਕੇ ਸਨ ਜਦੋ ਕਿਰਨ ਦੀ ਗੋਦੀ ਮੁੰਡਾ ਸੀ ਤਾ ਰਾਜਾਨ ਦੀ ਪਤਨੀ ਦੀ ਹੋਣਾ ਕੇ ਸੀ ਪਰ ਦਿੱਲੀ ਤੇ ਮੁਬੰਈ ਵਿੱਚ ਬੜਾ ਫ਼ਾਸਲਾ ਸੀ ਨਾ ਕਦੇ ਰਾਜਾਨ ਦਾ ਮੁਬੰਈ ਤੇ ਦਿਲੀ ਅਉਣ ਦਾ ਠੱਗ ਲੱਗੀਆਂ ਸੀ ਤੇ ਨਾ ਹੀ ਕਿੰਗ ਦਿੱਲੀ ਤੇ ਮੁਬੰਈ ਜਾਣਦਾ ਆ ਜਿਹੜਾ ਕੇ ਕਦੇ ਹਾਂ ਆਪਣਾ, ਮਿਲਣ ਦਾ ਕੋਈ ਜਰੂਰੀ ਕੰਮ ਨਹੀਂ ਸੀ ਤੇ ਇਕ ਦੂਜੇ ਨੂੰ ਮਿਲਕੇ ਓਹੀ ਦੱਖਣਾ ਸੀ ਕੋਈ ਕਿਵੇਂ ਰਹਿ ਸਕਦਾ ਰਿਹਾ ਸੀ ਇਹ ਆਪਣੇ ਘਰ ਵਿਚ ਕਿਵੇਂ ਸੀ ਬਸ ਇੰਨਾ ਹੀ ਵੇਖਣਾ ਸੀ ਸੁਖੀ ਵੀ ਸੀ ਜਾ ਨਹੀਂ ਤੇ ਜੇ ਹੋਰ ਪੁਛੋ ਇਕ ਦੂਜੇ ਨੂੰ ਸ਼ੁਕੀ ਰਹਕੰਨ ਵਾਲੀ ਸੁੱਬ ਇੱਛਾ ਹੀ ਸੀ ਜੜ੍ਹੀ ਕਦੇ ਵੀ ਪੂਰੀ ਹੋ ਸਕਦੀ ਸੀ ਲਿਖਿਆ ਵੀ ਕੇ ਸੀ ਏਕੋ ਜਿਵੇ ਵਸੀਲਿਆਂ ਵਾਲਾ ਕੋਈ ਕਿਸੇ ਲਿਆ ਕਰ ਵੀ ਸਕਦਾ ਹਾਣਾ ਜੇ ਵਸੀਲੇ ਹੋਣ ਤਾ ਤਾ ਵੀ ਕੋਈਂ ਕਿਸੇ ਲਿਆ ਕੇ ਕਰ ਸਕਦਾ ਕਿਸੇ ਹੋਰ ਲਈ ਕੁੱਛ ਕਰਨਾ ਆਪਣੇ ਘਰ ਦੀ ਖੁਸ਼ੀ ਨੂੰ ਧੱਕਾ ਧੱਕਾ ਦੇਣ ਵਾਲੀ ਗੱਲ ਹੁੰਦੀ ਹੈ ਤੇ ਉਹ ਇਕ ਦੂਜੇ ਦੇ ਸਬ ਸਵਿੱਚ ਸੀ ਸਨ ਤੁਸੀ ਕੀਨੇ ਮੋਟੇ ਹੋ ਗਏ ਰਾਜਨ ਨੂੰ ਵੇਖਦਿਆਂ ਤਾ ਕਿਰਨ ਦੇ ਮੂੰਹੋ ਅਚਾਨਕ ਨਿਕਾਲ ਗਏ ਮੈਨੂੰ ਜਾਪਦਾ ਤੁਸੀ ਵੀ ਕੁਛ ਵਦੇਰ ਕਮਜ਼ੋਰ ਹੋ ਗਏ ਹੋ ਰਾਜਨ ਨੇ ਮੁਸਕ੍ਰਦੇ ਉਤਰ ਦਿਤਾ ਇੱਕ ਦੀ ਕਮਜ਼ੋਰੀ ਤੇ ਦੂਜੇ ਦਾ ਮੋਟਾਪਾ ਕੱਟਦਿਆਂ ਨਵੀ ਪੰਨਜੀਰੀ ਵੱਲ ਧਿਆਨ ਨਹੀਂ ਦਿਤਾ ਅਹਜਿਯਾ ਹੋਣ ਤੇ ਕੁਦਰਤੀ ਵੀ ਸੀ ਤੇ ਓਹਨਾ ਨੂੰ ਇਕ ਦੂਜੇ ਨੂੰ ਜੀਵਨ ਸਾਥੀ ਦੇ ਬਾਲ ਵੇਖਣ ਲਏ ਰਿਜ ਥਾਂ ਸੀ ਪਰ ਇਹ ਰਿਜ ਪਹਿਲੀ ਥਾਂ ਨਹੀਂ ਲੈ ਸਕਦੀ

ਦਾ ਪ੍ਰੋਗਰਾਮ ਬਣਾ ਚੁਕਾ ਸੀ ਦਾ ਕਿਸੇ ਨਾ ਕਿਸੇ ਕਾਰਨ ਹਰ ਬਾਰ ਦਿਲੀ ਤੋਂ ਦਿਲੀ ਦਾ ਜੜ੍ਹਾਂ ਕਾਮ ਨਿਪਟਾ ਕੇ ਕੁਜ ਥਾਂ ਕੁਝ ਹੀ ਵਾਪਿਸ ਕਰ ਜਾਂਦਾ ਸੀ ਅੱਜ ਰੋਤਕ ਤੋ ਦਿੱਲੀ ਦੀ ਆ ਓਹਨੂੰ ਉਸਨੇ ਟੈੱਲੀਫੋਨ ਤੇ ਗੱਲ ਕੀਤੀ ਤੇ ਕਦੇ ਕਦੇ ਖੁਸ਼ੀਆ ਇਨੀਆਂ ਉਦਾਸ਼ ਵੀ ਹੋ ਜਾਂਦੀਆਂ ਹਨ ਅਨਾ ਸੋਚਕੇ ਉਹ ਆਪਣੇ ਹਾਸ਼ ਲੈਣੀ ਆ ਤੇ ਆਪਣਾ ਨਿਰਮਲਾ ਇਸ ਤਾਰਾ ਲੱਗਦਾ ਜਿਸ ਤਾਰਾ ਲੱਗਦਾ ਤਾਜੇ ਜੇ ਮਟਰ ਕੱਢਦੀਆਂ ਕਿਸੇ ਦਾ ਕੁਲਾ ਹੱਥ ਕਿਰਪੀਆ ਲਗੇ ਜਹਾਦੋ ਕੇ ਕਦੇ ਹਾਂ ਆਪਣਾ ਆ ਮਟਰ ਛਿਲਦੀਆਂ ਤੇ ਸੁਡੀ ਤੇ ਹੱਥ ਲੱਗਦਾ ਹੈ ਮਾਰੀ ਥਾਂ ਚੀਕ ਨਿਕਲ ਜਾਂਦੀ ਹੈ ਆਪਣੀ ਆ ਹੱਥੀ ਦੀ ਕੁੜਥਾਨ ਓਦੇ ਇਰਦ ਗਿਰਦ ਪਾਸੇ ਜਾਂਦੀ ਸੀ ਤੇ ਜੇਹੜੀ ਉਸਨੂੰ ਆ ਬਹਾਰ ਆਸ ਦੀ ਜ਼ਾਲਮੋਂ ਪਹਿਲਾਂ ਤਾਂ ਮਾਰਾ ਕਿਸਾਨ ਮਾਰਾ ਕਾਲਜਾ ਪੁੱਛ ਕੇ ਮੂੰਹ ਨੂੰ ਸੁੱਟ ਦਿਤਾ ਹੁਣ ਬਾਵੇ ਕੀਨੇ ਬੀ ਨਰਮ ਕਿਉ ਨਾ ਲਾ ਲਵੋ ਉਹ ਵੀ ਦੂਰ ਨਹੀਂ ਸੀ ਜਾਣ ਲੱਗੀ ਮੋਰਲਾ ਨੂੰ ਆਪਣੇ ਆ ਕੇ ਕਾਨੇ ਹਾਂ ਆਪਣੇ ਕਮੇ ਅਜਾਜਕਦ ਦੀ ਗੱਲ ਯਾਦ ਆ ਜਾਂਦੀ ਸੀ ਭਾਬੀ ਕਿਵੇਂ ਆਪਣੇ ਹਾੜ ਰੋਲ ਰਹੀ ਹੈ ਓਹਨਾ ਦਿਲਾਂ ਵਿਚ ਤੇਲ ਨਹੀਂ ਹੈ ਮੈਨੂੰ ਲੱਗੀਆਂ ਕੇ ਸੱਚ ਮੁੱਛ ਤੇਲ ਨਹੀ ਸੀ ਜਹਾਨੁ ਮੈ ਕਈ ਸਾਲਾਂ ਤੋਂ ਕੁੱਟ ਰਹੀ ਸੀ ਜਿਸਨੂੰ ਪੁੱਤ ਬੁਲਾਓ ਊਦੇ ਮਨ ਤੇ ਕਹੀ ਛਾਲੇ ਜੈਸਾ ਲੱਗਦਾ ਸਬ ਉਸਨੇ ਆਪਣੇ ਆਪ ਕੋਲੀ ਉਤੇ ਬੈਠ ਜਾਓ ਲੜਦਾ ਜਿਹੜਾ ਅੱਖਾਂ ਤੇ ਪਟੀ ਬਾਣੀ ਲਗਤਾਰ ਕਦਰ ਕੁੱਟ ਰਹੇ ਓਦੇ ਅੰਦਰ ਪਾਲਦੇ ਸੰਸਕਾਰਾ ਦਾ ਜਿਸਨੂੰ ਉਹ ਮੁੱਢ ਤੋਂ ਸਿਖਾਦੀ ਆਇ ਸੀ ਉਸਦੀ ਮਾਦੀ ਮਾਦੀ ਯੇ ਸੁਣਕੇ ਹੱਸਦੀ ਰਹੀ ਸੀ ਉਹ ਸਰਕਾਰ ਨਿਰਮਲ ਨੂੰ ਸਮਝਦੀ ਕੇ ਉਹ ਓਦਾਂ ਪਤੀ ਹੀ ਉਸਦਾ ਪ੍ਰਮੇਸ਼ਵਰ ਸੀ

ਇਸਤੋਂ ਇਲਾਵਾ ਨਿਰਮਲ ਨੇ ਇਜਾਜਤ ਦੀ ਗੱਲ ਵੱਲ ਕਦੇ ਦੀਆਨ ਨਹੀਂ ਦਿਤਾ ਸੀ

ਫੁਰਵਾਲ ਫੁਰਵਾਲ ਕਰਦਿਆਂ ਉਸਨੂੰ ਆਪਣੇ ਆਪ ਬਦਲਦਾ ਹੋਇਆ ਲੱਗਦਾ ਉਹ ਮਾਨਤਾ ਮੰਗਦਾ ਮੰਗ ਮੰਗ ਕੇ ਮਗਰ ਮੱਥੇ ਰਗੜ ਰਗੜ ਕੇ ਕੇ ਹਰ ਮਗਰ ਪਰ ਉਸਦੀ ਸ਼ਕਣੀ ਝੋਲੀ ਵਿਚ ਨਹੀਂ ਸੀ ਖਿੜਿਆ ਚੇਤਨ ਨੇ ਉਸ ਵੇਲੇ ਜਿਸ ਵੱਡੇ ਜਿਗਰੇ ਦਾ ਸਬੂਤ ਦਿੱਤਾ ਉਸਦੀ ਜਿਤਨੀ ਵੀ ਤਾਰੀਫ ਕਰਾ ਘੱਟ ਹੈ ਦੋਸਤ ਦਾ ਮਾਨ ਰੱਖਣ ਲਈ ਉਸਨੇ ਇਕ ਚੰਗਾ contract ਹੱਥ ਵਿਚੋਂ ਛੱਡ ਦਿੱਤਾ। ਉਸਦੀ ਥਾਂ ਕੋਈ ਹੋਰ ਹੁੰਦਾ ਤਾਂ ਉਲਟਾ ਮੈਨੂੰ ਆਪਣੇ ਹੋਸ਼ ਦੀ ਦਵਾ ਕਰਾਉਣ ਲਈ ਆਖਦਾ ਅੱਜ ਤੀਕਰ ਫਿਲਮਾਂ ਵਿਚ ਕੌਣ ਐਸਾ ਆਇਆ ਹੈ ਜਿਸਨੂੰ studio ਵਿਚ ਪੈਰ ਧਰਦਿਆ ਹੀ ਹਜਾਰ ਰੁਪਏ ਮਹੀਨੇ ਦੀ ਨੌਕਰੀ ਪੇਸ਼ ਕੀਤਾ ਜਾਵੇ। ਇਤਨਾਂ ਹੀ ਨਹੀਂ ਉਸਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੀ ਮੋਢਿਆਂ ਉਤੇ ਚੁੱਕੀ ਫਿਰਨ ਲਈ ਜਿੰਮੇਵਾਰੀ ਆਪਣੇ ਉਪਰ ਲੈ ਲਈ ਪਿਛੋਂ ਪਤਾ ਨਹੀਂ ਗੱਲ ਕਿਵੇਂ ਬਾਹਰ ਨਿਕਲ ਗਈ ਕਿ ਕੰਮੋ ਵੀ ਫਿਲਮਾਂ ਵਿਚ ਕੰਮ ਕਰੇਗੀ। ਮੇਰੇ ਮਾਤਾ ਪਿਤਾ ਨੂੰ ਇਸ ਗੱਲ ਦਾ ਸਖਤ ਸਦਮਾ ਹੋਇਆ ਘਰ ਦਾ ਵਾਤਾਵਰਨ ਇੰਨਾਂ ਹੋ ਗਿਆ ਕਿ ਕੰਮੋ ਕੋਲ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਬੰਬਈ ਤੁਰ ਆਉਣ ਤੋਂ ਸਿਵਾ ਕੋਈ ਚਾਰਾ ਨਾ ਰਿਹਾ। ਪਰੀਕਸ਼ਤ ਉਦੋਂ ਹਾਲੇ ਚਾਰ ਸਾਲ ਦਾ ਸੀ ਤੇ ਸ਼ਬਨਮ ਹੋਵੇਗੀ ਦਸ ਕੁ ਮਹੀਨਿਆਂ ਦੀ । ਹੁਣ ਅਸੀ ਚੇਤਨ ਦੇ ਉਸੇ ਪਹਾੜੀ ਵਰਗੇ ਬੰਗਲੇ ਦੇ ਘਰ ਵਿਚ ਸਾਂ ਇਕ ਕਮਰੇ ਵਿਚ ਚੇਤਨ ਤੇ ਉਸਦੀ ਪਤਨੀ ਉਮਾ ਦੂਜੇ ਵਿਚ ਦੂਜੇ ਵਿਚ ਚੇਤਨ ਦੇ ਨਿੱਕੇ ਵੀਰ ਦੇਵ ਅਤੇ ਗੋਲਡੀ ਤੀਜੇ ਵਿਚ ਦੰਮੋ ਮੈਂ ਤੇ ਬੱਚੇ ਤੇ drawing room ਵਿਚ ਹਮੀਦ ਬੱਟ ਤੇ ਉਸ ਦੀ ਪਤਨੀ ਅਜਮਾ ਮੁਮਤਾਜ ਨੇ ਡੇਰਾ ਲਾਇਆ ਹੋਇਆ ਸੀ। ਉਮਾ ਉਪਰ ਇਤਨਾ ਵੱਡਾ ਬੋਝ ਪਾ ਛੱਡਣ ਦਾ ਦੰਮੋ ਨੂੰ ਹਰ ਵਕਤ ਮਲਾਲ ਰਹਿੰਦਾ ਸੀ ਪਰ ਉਦੋਂ ਉਮਰ ਐਸੀ ਸੀ ਕਿ ਬੇਅਰਾਮੀਆ ਵਿਚੋਂ ਵੀ ਸੁਆਦ ਲੱਭਦੇ ਸਾਂ ਉਮਾ ਵੀ ਹਰ ਵੇਲੇ ਹੱਸਦੀ ਖੇਡਦੀ ਨਜਰ ਆਉਦੀ ਜਿਵੇਂ ਸਾਰੇ ਰਲ ਕੇ ਪਿਕਨਿਕ ਨੇ ਆਇਏ ਹੋਇਏ । ਅੱਜ ਮੇਰੇ ਕੋਲ ਆਪਣਾ ਮਕਾਨ ਹੈ ਤੇ ਘਰ ਦੇ ਪੰਜ ਜੀਆਂ ਲਈ ਦਸ ਕਮਰੇ ਹਨ ਤਿੰਨ ਮੋਟਰਾਂ ਹਨ ਚੇਤਨਾ ਆਨੰਦ, ਦੇਵਾਂ ਆਨੰਦ, ਵਿਜੇ ਆਨੰਦ

ਸਵੇਰੇ ਨਾਸ਼ਤਾ ਕਰਕੇ ਮੈਂ ਤੇ ਚੇਤਨ ਘਰੋਂ ਨਿਕਲ ਜਾਂਦੇ ਤੇ flora fountain ਦੇ ਨੇੜੇ india coffee house ਵਿਚ ਜਾ ਬੈਠਦੇ ਬੜੀ ਰੁਮਾਨੀ ਜਗ੍ਹਾ ਸੀ ਉਹ ਉਨ੍ਹਾਂ ਦਿਨਾਂ ਵਿਚ ਕਿਸੇ table ਤੇ ਕਾਂਗਰਸੀ ਕਿਸੇ ਉਤੇ communist socialist ਬਹਿਸਾਂ ਚਲ ਰਹੀਆਂ ਹੁੰਦੀਆਂ । ਇਸ ਤੋਂ ਇਲਾਵਾ ਪੱਤਰਕਾਰਾਂ, ਚਿੱਤਰਕਾਰਾਂ, ਨ੍ਰਿਤਕਾਰਾ ਤੇ ਕਿਸਮ ਕਿਸਮ ਦੇ ਹੋਰ ਜਾਂ ਨੀਮ ਭੁੱਖੜਕਾਰਾਂ ਦਾ ਜਮ ਘੱਟ ਰਹਿੰਦਾ ਉਨ੍ਹਾਂ ਦੇ genius ਉਪਰ ਮਰਨ ਵਾਲੀਆਂ ਤਿੱਤਲੀਆਂ ਵੀ ਫੜਫੜਾਉਦੀਆਂ ਰਹਿੰਦੀਆਂ ਬੜੀ ਹਰਕਤ ਸੀ। ਇਸ ਵਾਤਾਵਰਨ ਵਿਚ ਉਹ ਵਿਚਾਰਾਂ ਜਾਂ ਆਦਰਸ਼ਾਂ ਹਰਕਤ ਸੀ ਜਾਂ ਉਨ੍ਹਾਂ ਦੇ ਉਹਲੇ ਆਪਣੇ ਕਾਰਜ ਸਵਾਰਨ ਦੀ ਕਿਹਾ ਨਹੀਂ ਸੀ ਜਾ ਸਕਦਾ ਪਰ ਹਰਕਤ ਬਹੁਤ ਸੀ। ਵਕਤ ਜੋ ਐਸਾ ਸੀ ਲੜਾਈ ਆਪਣੇ ਆਖਰੀ ਸਾਹਾਂ ਉਤੇ ਸੀ ਦੇ ਵਿਧਾਨ ਬਣ ਰਹੇ ਗਾਂਧੀ ਤੇ ਜਿਨਾਹ ਮੁਲਾਕਾਤਾਂ ਨੇੜੇ ਆ ਰਹੀਆਂ ਸਨ। ਚੇਤਨ ਦਾ table ਰਫਤਾ ਰਫਤਾ ਕੇਂਦਰੀ ਬਣ ਜਾਂਦਾ ਸੀ ਅਨੇਕਾਂ ਦਿਲਚਸਪ ਹਸਤੀਆਂ ਪੱਠੇ ਦੀਆਂ ਕੁਰਸੀਆਂ ਘਸੀਟ ਘਸੀਟ ਕੇ ਆਲੇ ਦੁਆਲੇ ਆ ਬੈਠਦੀਆਂ ਸ਼ਹਿਰ ਦੇ ਸੰਸਕ੍ਰਿਤ ਹਲਕਿਆਂ ਵਿਚ ਚੇਤਨ ਦਾ ਅਨੋਖਾ ਪ੍ਰਭਾਵ ਜਾਪਦਾ ਸੀ। ਭਾਰਤੀ ਸਾਰਾ ਬਾਈ ਚਾਹੁੰਦੀ ਸੀ ਕਿ ਉਹ ਉਸਦਾ ਲਿਖਿਆ ਨਾਟਕ ਨਿਰਦੇਸ਼ਤ ਕਰੇ ਰਾਜਾ ਰਾਓ ਆਪਣੇ ਨਵੇਂ novel ਬਾਰੇ ਉਸ ਕੋਲ ਸਲਾਹਾਂ ਮੰਗਦਾ ਰਾਮ ਗੋਪਾਲ ਉਸਨੂੰ ਆਪਣੇ ਨਾਲ london ਚੱਲਣ ਦੀਆਂ ਦਾਵਤਾਂ ਦੇਦਾਂ। ਫਿਰ ਅਚਾਨਕ telephone ਖੜਕਦਾ manager ਭੇਜਦਾ Mrpasta ਨੇ ਤੁਹਾਨੂੰ ਆਪਣੇ ਦਫਤਰ ਸੱਦਿਆ ਹੈ ਜਾਂ ਫਿਰ Mr ਚੌਧਰੀ ਤਾਹਨੂੰ ਯਾਦ ਕਰਦੇ ਹਨ ਝੱਟ ਅਸੀਂ ਕਾਫੀ ਦੀਆਂ ਪਿਆਲੀਆਂ ਛੱਡ ਕੇ ਬਾਹਰ ਨੱਠ ਪੈੰਦੇ। ਉਮੀਦਾਂ ਅਸਮਾਨ ਤੇ ਜਾ ਚੜ ਦੀਆਂ Mrpasta ਤੇ ਚੌਧਰੀ ਦੋਨਾ ਦਾ ਵਿਚਾਰਸ਼ੀਲ ਧਨਾਡਾ ਵਿਚ ਰਸੂਕ ਸੀ ਨੀਚਾਨਗਰ ਵਰਗੀ ਫਿਲਮ ਲਈ ਜਿਸ ਵਿਚ box office ਮਨੋਰੰਜਨ ਦਾ ਕੋਈ ਵੀ ਮਸਾਲਾ ਜਾਂ ਕੋਈ ਫਿਲਮ star ਨਹੀਂ ਸੀ ਕਿਸੇ ਐਸੇ ਪਾਸਿਓ ਹੀ ਆਰਥਿਕ ਸਹਾਇਕ ਮਿਲਣ ਦੀ ਆਸ ਕੀਤੀ ਜਾ ਸਕਦੀ ਸੀ । ਦਿਨੇ ਅਸੀ fort ਇਲਾਕੇ ਦੇ ਆਲੀਸ਼ਾਨ ਦਫਤਰਾਂ ਦੀਆਂ ਪੌੜੀਆਂ ਚੜਦੇ ਤੇ ਸ਼ਾਮੀ ਕਾਲਬਾ ਦੇਵੀ ਦੇ ਗਰਾਂਟ road ਦੇ ਸੇਠਾਂ ਦੀਆਂ ਜਿਹੜੇ ਫਿਲਮਾਂ ਨੂੰ ਸਿਰਫ ਮੁਨਾਫੇ ਦੇ ਦ੍ਰਿਸ਼ਟੀਕੋਣ ਤੋਂ ਦੇਖਦੇ ਸਨ । ਮੈਨੂੰ ਕੁਝ ਪਤਾ ਨਹੀਂ ਸੀ ਕਿ ਇਹ ਲਗਾਤਾਰ ਪੌੜੀਆਂ ਚੜਨਾ ਲਹਿਣਾ ਕਿਸ ਮਰਜ ਦੀ ਦਵਾ ਸਾਬਿਤ ਹੋਵੇਗਾ ਸਿਰਫ ਇਤਨਾਂ ਯਾਦ ਹੈ ਕਿ ਹਰ ਥਾਂ ਪੌੜੀਆਂ ਹੱਦ ਤੋਂ ਵੱਧ ਹਨਾਰੀਆਂ ਤੇ ਗੰਦੀਆਂ ਹੁੰਦੀਆਂ ਸਨ। ਲੜਾਈ ਦਾ ਜਮਾਨਾ ਹੋਣ ਕਰਕੇ ਕੱਚੀ ਫਿਲਮ ਵੀ ਰਾਸ਼ਨ ਤੇ ਮਿਲਦੀ ਸੀ । ਉਹ ਸਿਰਫ ਉਸੇ producer ਨੂੰ ਮਿਲਦੀ ਸੀ ਜਿਸ ਕੋਲ licence ਹੋਵੇ licence ਲੈਣ ਲਈ ਲੋਕੀ ਹਰ ਪ੍ਰਕਾਰ ਦੀ ਤਿਕੜਮ ਕਰਦੇ ਸਨ ਕਿਉਕਿ ਮਿਲਦਿਆਂ ਸਾਰ ਉਹ ਬਜਾਰ ਵਿਚ ਡੇਢ ਦੋ ਲੱਖ ਰੁਪਏ ਤੋਂ ਵਿਕ ਸਕਦਾ ਸੀ। ਮਤਲਬ ਇਹ ਜਿਸ ਨੂੰ ਸਿੱਧਾ ਸਰਕਾਰੋਂ licence ਮਿਲਿਆ ਹੋਵੇ ਉਸ ਲਈ star ਰਹਿਤ ਫਿਲਮ ਬਣਾਉਣ ਵਿਚ ਕੋਈ ਘਾਟਾ ਨਹੀ ਸੀ ਸਗੋਂ ਫਿਲਮ ਕਾਮਯਾਬ ਜਹੋ ਜਾਵੇ ਤਾਂ ਮੁਨਾਫੇ ਦੋਵੇ ਵਿਚ ਆਉਣੇ